ਉਹ ਤੇ ਮਿਲਦਾ ਹੋਣਾ

ਫੋਨ ਕਰ ਲੈਂਦਾ ਹੁੰਦਾ ਕਲਾ ਹੇਗਾ ਕਿ ਕਿ ਕਰੇ ਉਹ ਵੀ ਹੁਣ ਅਸੀਂ ਵੀ ਕਿਥੇ ਕਿੰਨਾ ਕ ਬੰਦੇ ਨੂੰ ਕਮ ਦੇਖੀਏ ਕੇ ਮਿਲੀਏ ਜਾ ਕੇ ਮੇਰੇ ਕੋਲ ਫੋਨ ਨੀ ਕਰਦੇ ਮੈਨੂੰ ਮਿਲਦੇ ਨੀ ਏਹੀ ਕਹਿੰਦਾ ਰਹਿੰਦਾ ਹੁੰਦਾ ਕੱਲ ਵੀ ਆਇਆ ਸੀਗਾ ਓਹਦਾ ਫੋਨ ਨਹੀਂ ਨਿਆਣਾ ਹੇਗਾ ਕੋਈ ਨਹੀਂ ਨਹੀਂ ਉਹ ਵੀ ਪਹਿਲੇ ਆਲੀ ਬੇਬੀ ਦੀ ਕੁੜੀ ਸੀਗੀ ਉਹੋ ਚਲੇ ਗਈ ਜਰਮਨੀ ਚਲੇ ਗਇਆ ਦੋਵੇਂ ਮਾਵਾਂ ਧੀਆਂ ਦੂਜਾ ਵਿਆਹ ਕਰ ਲੇਆ ਸੀਗਾ ਨਾ ਹਮ ਪੰਦਰਾਂ ਸਾਲ ਵੱਡਾ ਓਹਦੇ ਤੋਂ ਕਿ ਕਰੀਏ ਸੈਟਲ ਹੋਣ ਲਈ ਕਰਨਾ ਸੀਗਾ ਓਹਨੇ ਵੀ ਭਰਾ ਭਰਜਾਈ ਤੈਨੂੰ ਪਤਾ ਏਨਾ ਕੋਈ

ਆਹੋ ਹੁਣ ਇਕ ਟਿਕਾਣਾ ਤੇ ਹੋਗਿਆ ਨਾ ਅਗਲੀ ਦਾ ਹੁਣ ਬਾਹਰ ਪੋਚ ਗਈ ਹੇਗੀ ਆ ਬੱਚਿਆਂ ਦਾ ਹੁਣ ਕੁੜੀ ਦਾ ਫਿਊਚਰ ਵੀ ਉਹ ਹੋਜੇਗਾ ਸਿਕਿਓਰ ਕਮ ਕਾਜ ਕਰਨ ਲੱਗ ਜੇ ਗੀ ਪੜ੍ਹਲੇ ਗੀ ਤਾ ਉਹ ਤਾ

ਕਿਨੂੰ

ਹਮ ਦੋ ਦਿਨ ਜਾਣ ਗੇ ਫੇਰ ਫੇਰ ਛੁਟੀਆਂ ਹਮ

ਹਮ ਸ਼ਨੀ ਸੂਕਰ ਸ਼ਨੀਚਰਵਾਰ ਏ ਦੂਜਾ ਸੂਕਰ ਦੂਜਾ ਨੀ ਹੇਗਾ ਉਹ ਤਾ ਲੰਗ ਗਿਆ ਇਹ ਤਾ ਤੀਜਾ ਈ ਹਮ ਥੋਡੇ ਉਥੇ ਹੁੰਦੀ ਏ ਛੁੱਟੀ ਨਹੀਂ ਇਥੇ ਨੀ ਹੁੰਦੀ ਵਿਸਾਖੀ ਦੀ ਛੁੱਟੀ ਹਮ ਸਕੂਲਾਂ ਚ ਤਾ ਪਤਾ ਨੀ ਮੈਨੂੰ ਸਕੂਲਾਂ ਚ ਤਾ ਕਰਦੇ ਹੋਣਗੇ ਦੂਜਾ ਤੇ ਚੋਥਾ ਬੈਂਕ ਬੂੰਕ ਤਾ ਬੰਦ ਹੀ ਹੁੰਦੇ

ਓਹੀ ਤੇ ਹੈ ਨਾ ਬਸ ਫੇਰ ਦੋ ਛੁੱਟੀਆਂ ਫੇਰ ਲਗ ਜਾਣੀਆਂ ਕਹਿੰਦਿਆਂ ਭਾਬੀ ਕਹਿੰਦੀ ਵੀ ਅਡਮਿਸਨ ਕਰਵਾ ਤੀ ਦਿਸ਼ੂ ਦੀ ਓਹਨੇ ਨਿਆਣਿਆਂ ਦੀ ਅਡਮਿਸਨਾ ਕਰੋਨੀਆਂ ਏ ਅੱਛਾ ਹਲੇ ਗੁਨੂੰ ਊਨਾ ਦੀ ਹੋਈ ਨੀ ਹੈ ਹਮ ਕਰਾਣੀ ਆ ਹਲੇ ਪਹਿਲਾ ਪੰਜ ਹਜ਼ਾਰ ਉਣ ਦੇ ਪਰਾਣੇ ਬਚੇ ਨਾ ਏਹੇ ਤਾ ਪੰਜ ਹਜ਼ਾਰ ਪੱਚੀ ਸੋ ਕਰਤਾ ਅੱਛਾ ਠੀਕ ਆ ਹਮ ਨਹੀਂ ਤਾ ਇਕ ਦੇ ਲੱਗਣੇ ਸੀ ਪੰਜ ਛੇ ਹੀ ਲੱਗਣਾ ਸੀਗਾ ਨਮੇਆਂ ਦਾ ਇਕ ਹਜ਼ਾਰ ਵੱਧਾ ਤਾ ਤੇ ਹੁਣ ਦੋਨਾਂ ਦਾ ਪੰਜ ਲੱਗੂਗਾ ਤੇ ਜੇਹੜੀ ਫੀਸਾਂ ਏ ਦੋ ਸੋ ਸੋ ਰਪੇਆ ਤੇ ਫੀਸਾਂ ਚ ਵੱਧ ਦਾ ਇਸ ਕਾਰਣ

ਨਿਆਣੇ ਪੜ੍ਹਾਨੇ ਕੇਹੜਾ ਸੋਖੇ ਆ ਆਹ ਸੋਕੀ ਦਾ ਵੀ ਫੋਨ

ਮੈਨੂੰ ਕੀਤਾ ਸੀਗਾ ਨਾ ਮੈ ਬਿਜ਼ੀ ਸੀਗੀ ਤੇ ਹੁਣ ਫੇਰ ਵੀਡੀਓ ਕਾਲ ਹਮ ਮੈਨੂੰ ਫੋਨ ਕੀਤਾ ਸੀ ਮੈਨੂੰ ਅਵਾਜ਼ ਹੀ ਨੀ ਆਈ ਫੇਰ ਮੈ ਦੂਜੀ ਬੜੀ ਚੱਕ ਲੇਆ

ਆਹ ਚਲ ਜਿੰਦਰ ਜਿੰਦਰ ਪਹਿਲਾ ਰਹਿੰਦਾ ਸੀ ਉਹ ਵੀ ਚਲਾ ਗਿਆ ਅਲਗ ਰਹਿਣ ਲਗ ਗਿਆ ਕਰਾਏ ਤੇ ਦੇ ਗਿਆ ਏਹੇ

ਹਮ ਹਮ ਸ਼ੋਕੀ ਤਾ ਪਹਿਲਾ ਹੀ ਅਲੱਗ ਰਹਿੰਦਾ ਸੌਤਨ ਵੀ ਅਲੱਗ ਰਹਿੰਦਾ ਜਿੰਦਰ ਵੱਡਾ ਵੀ ਰਹਿੰਦਾ ਨਹੀਂ ਉਹ ਤਾ ਬਰਤਾਬਪੂਰੇ ਚਲੇ ਗਏ ਸੀ ਨਾ

ਮੈਂ ਓਹੀ ਕੇਹਾ ਮੇਹਾ ਚਾਰ ਚਾਰ ਨੂੰਹਾਂ ਹੋਣ ਤੋਂ ਬਾਦ ਵੀ ਕੋਈ ਰੋਟੀ ਕੋਈ ਹੋਰ ਹੀ ਬਨਾਉਂਦਾ ਅੱਛਾ ਕਹਿੰਦੇ ਆ ਨਾ ਔਲਾਦ ਦੰਦਾਂ ਤਾ ਓਹੀ ਤਾ ਹੈ ਪਿਓ ਦਾ ਪੈਸਾ ਲੈਣ ਵਾਸਤੇ ਸਾਰੇ ਅੱਗੇ ਆ ਜਾਂਦੇ ਆ

ਕਰਮਾ ਚ ਸੁੱਖ ਨੀ ਫੇਰ ਕਿਥੋਂ ਵੀ ਨੀ ਮਿਲਦਾ ਨਾ ਉਮਰਾਂ ਵੀ ਤਾ ਬਥੇਰੀਆਂ ਨੇ ਓਹਨਾ ਦੀਆ ਓਹੀ ਤਾ ਓਹੀ ਤਾ ਹੈ ਨਾ ਬੀਬੀ ਦਾ ਪ੍ਰੇਸਨ ਸੀ ਹੋਇਆ ਹਮ

ਬਸ ਉਹ ਦੁਕਾਨ ਦੇ ਬਾਹਰ ਕੁਰਸੀ ਤੇ ਬੈਠਾ ਰਹਿੰਦਾ ਫੇਰ ਮੈਂ ਆਂਦੇ ਜਾਂਦੇ ਤੇ ਮੈਨੂੰ ਕਹਿੰਦੇ ਸੀ ਦਸੀ ਕੋਈ ਕਮ ਕੁਮ ਕਰਨ ਵਾਲੀ ਜਨਾਨੀ ਹੋਏਗੀ ਤਾ ਮੈਂ ਕੇਹਾ ਹੋਏਗੀ ਤਾ ਦਸੂਗੀ ਓਹੀ ਤਾ ਹੈ ਨਾ ਫੇਰ ਵੱਡੀ ਵਾਲੀ ਸੀਗੀ ਉਹ ਵੀ ਅੱਡ ਹੋਗੀ ਉਹ ਟੈਮ ਸੀਰ ਅੱਡ ਹੋਗੀ ਓਹਨੂੰ ਕਿੰਨਾ ਟੈਮ ਹੋਗਿਆ ਅੱਡ ਹੋਈ ਨੂੰ ਵੀ

ਹਮ ਕਿਥੇ ਆਪਾ ਜਾਂਦੇ ਸੀ ਓਦੋ ਪੜ੍ਹਦੀ ਹੁੰਦੀ ਸੀ ਛੋਟੀ ਜੀ ਹੁੰਦੀ ਸੀ

ਹੁਣ ਤੁਸੀਂ ਵਿਆਹੇ ਗਏ ਤੁਹਾਡੇ ਨਿਆਣੇ ਹੋਗੇ ਤਾ ਉਹ ਹਮ ਉਹ ਹਮ ਹਨੀ ਵੀ ਆਈ ਹੋਈ ਆ ਮੈਂ ਕੱਲ ਦੇਖੀ ਸੀ ਕੱਲ ਕਿ ਦੋ ਤਿੰਨ ਦਿਨ ਪਹਿਲਾ

ਹਾਂ ਬਾਹਰ ਆ ਅਨੀਤਾ ਓਹਦੇ ਕੁੜੀ ਆ

ਐਨ ਹੁਣ ਤਾ ਕਿਦਾਂ ਦਾ ਲਗਨ ਲੱਗ ਗਿਆ ਮੈਨੂੰ ਤਾ ਸ਼ਕਲਾਂ ਹੀ ਨੀ ਯਾਦ ਹੇਗੀਆਂ

ਨਹੀਂ ਨਹੀਂ ਉਹ ਨੀ ਅੱਛਾ ਮੁੰਡਾ ਇਥੇ ਈ ਏ ਅਹ ਸ਼ੁਰੂ ਤੋਂ ਈ ਇਥੇ ਆ ਉਹਦੀ ਮੈਂਟਲੀ ਗ੍ਰੋਥ ਨੀ ਨਾ ਹੋਈ ਹਮ ਬਸ ਉਹੀ ਚੀਜ ਆ ਤੇ ਇਥੇ ਰਹਿੰਦਾ ਵਾ ਖਰਚਾ ਖੁਰਚਾ ਪੈਜ ਦੰਦੀ ਹੋਣੀ ਆ ਹਮ ਫੇਰ ਮਾਂ ਸੰਬਦੀ ਹੋਏਗੀ ਹਮ ਰੂਬਲ ਆ ਮਾਂ ਜਿਥੇ ਵੀ ਜਾਂਦੀਆਂ ਗੱਡੀ ਚ ਕੀਨੀ ਬੜੀ ਦਿਖਦੀਆਂ ਹੁੰਦੀਆਂ ਨਾਲ ਮੁੰਡਾ ਓਹਨਾ ਦਾ ਹੁੰਦਾ ਹੀ ਹੁੰਦਾ ਵਾ ਨਾਲ ਹਮ ਚੱਲ ਕਿ ਕਰਨਾ ਜਿਥੇ ਰੇਹ ਠੀਕ ਠਾਕ ਰੇਹ ਆਹ ਹੀ ਤਾ ਹੈ ਨਾ ਹਮ

ਹਮ ਉਹ ਵੀ ਵਿਆਹਨ ਜੋਗੀ ਤਾ ਹੋ ਹੀ ਗਈ ਹਮ ਵਿਆਹਨ ਜੋਗੀ ਤਾ ਹੋਗੀ ਆ

ਹਮ ਨਾ ਉਨ ਦੇ ਨਾ ਕੋਈ ਉਹ ਨੀ ਹੇਗਾ ਤੇ ਇਕ ਅੰਕਲ ਵੀ ਤਾ ਸੀਗਾ ਸਰਦਾਰ ਜੇਹਾ

ਉਹ ਨੀ ਦਿਖਦਾ ਹੇਗਾ ਜਿਥੇ ਪਹਿਲਾ ਕੇਹੜੀ ਜਗਾ ਤੇ ਹੋਟਲ ਹੁਟਲ ਜਾ ਸੀਗਾ ਉਹ ਤਾ ਮੈਨੂੰ ਕਦੇ ਦਿਖਿਆ ਹੀ ਨੀ ਹੇਗਾ

ਕੁੱਲੂ ਮਨਾਲੀ ਹੋਟਲ ਖੋਲਿਆ ਸੀ ਕਿ ਪਤਾ ਉਥੇ ਹੀ ਰਹਿੰਦਾ ਹੋਵੇ ਮੈ ਨਾ ਮਨੂ ਨੂੰ ਕਦ ਦਾ ਕਿਹਾ ਹੋਇਆ ਉਹ ਆਪਣਾ ਕਾਰਡ ਬਨਵਾਲੇ ਕਾਰਡ ਬਨਵਾਲੇ

ਤੇ ਨਿਆਣਾ ਹੋਣ ਤੋਂ ਬਾਦ ਵੀ ਦੰਦੇ ਆ ਤੇ ਆ ਪ੍ਰੇਮਲਤਾ ਹੇਗੀ ਨਾ ਆਂਟੀ ਲੱਗ ਗਿਆ ਹੋਇਆ ਏਹਦੀ ਇਕ ਹੀ ਨੂੰਹ ਆ

ਤੈਨੂੰ ਹੀ ਕੁਜ ਮਿਲਜੂਗਾ ਨਿਆਣਾ ਹੋਣ ਤੋਂ ਬਾਦ ਏ ਮਿਲੂਗਾ ਮੈ ਜਾਊਗੀ ਮੈ ਜਾਊਗੀ ਅਰੇ ਮਿਲਦੇ ਆ ਇਥੇ ਵੀ ਮਿਲਦੇ ਆ

ਤੇ ਉਹੋ ਅਨ ਨਜੇਜ ਰੀਤਾ ਨੀ ਅਸੀਂ ਮਨਨਿਆਂ

ਪਹਿਲਾ ਨਿਆਣਾ ਉਥੇ ਹੀ ਹੁੰਦਾ ਪੇਕੇ ਈ ਤੇ ਉਹ ਕਹਿੰਦਾ ਸੀਗਾ ਚਲ ਕੋਈ ਨੀ ਤੇ ਉਹ ਭਾਬੀ ਕਹਿੰਦੀ ਸੀਗੀ ਲਿਸਟ ਦਸਦੀ ਕਿ ਕਿ ਚਾਹੀਦਾ ਵਾ ਤੇ ਬਸ ਫੇਰ ਉਸ ਹਸਾਬ ਦੇ ਨਾਲ ਫੇਰ ਵੀਰੇ ਨਾਲ ਗੱਲ ਕਰ ਕੇ ਜੋ ਵੀ ਦੇਣਾ ਉਹ ਫੇਰ ਦੇ ਦਾ ਗੇ

ਜੇਹੜੀਆਂ ਰੀਤਾ ਹੁੰਦੀਆਂ ਇਹ ਸਾਰਿਆਂ ਦੀ ਅਲਗ ਅਲਗ ਹੁੰਦੀਆਂ ਮੈਨੂੰ ਵੀ ਪਤਾ ਓਹਨਾ ਦੀ ਵੀ ਅਲਗ ਅਲਗ ਹੀ ਏ ਕੱਪੜੇ ਕੁਪੜੇ ਡ੍ਰਾਈ ਫਰੂਟ ਕਿਦੇ ਲਈ ਹੁੰਦੇ ਕੁੜੀ ਲਈ

ਡਲੀਵਰੀ ਦਾ ਤਾ ਫੇਰ ਉਹ ਕਹਿੰਦੇ ਉਹ ਆਪ ਹੀ ਕਰਾ ਦੇਣਗੇ ਕਿਉਂਕਿ ਅਮਨ ਵਾਲੀ ਤੋਂ ਹੀ ਕਰਾਨੀ ਏ ਨਾ ਕਵਰ ਹੋ ਜਾਊਗੀ ਅੰਸ਼ੁਲ ਦੇ ਅਮਨ ਵਾਲੀ ਹੈ ਨਹੀਂ ਬਾਕੀ ਆ ਹੁਣ ਅਮਨ ਵਾਲੀ ਵੀਂ ਹਜ਼ਾਰ ਪੇਆ ਮੰਗਦੀ ਆ ਨੌਰਮਲ ਡਲੀਵਰੀ ਦਾ ਵੀ ਰੇਟ ਵੱਧ ਗਏ ਹੁਣ ਤਾ ਕਰੋਨਾ ਤੋਂ ਬਾਦ ਤਾ ਰੇਟ ਵੱਧ ਗਏ ਆ ਕਿਉਕਿ ਓਦੋ ਹੀ ਸੀਗਾ ਦਿਸ਼ੂ ਦੇ ਟੈਮ ਤੇ ਦਿਸ਼ੂ ਟੈਮ ਤੇ ਹਾਂ ਪੰਜ ਹਜ਼ਾਰ ਤੱਕ ਹੋਗਿਆ ਸੀਗਾ ਸਾਰਾ ਹੁਣ ਵੀਂ ਹਜ਼ਾਰ ਆ ਅਗਲੀ ਦੀ ਫ਼ੀਸ ਆ ਫੇਰ ਦਵਾਈਆਂ ਦਵਉਈਆਂ ਸਾਰਾ ਕੁਜ ਮਿਲਾ ਕੇ

ਅੱਛਾ ਤੇ ਉਹ ਕਿ ਕਹਿੰਦੇ ਤੇ ਕਿ ਖਰਚਾ ਤੁਸੀਂ ਕਰੋ ਨਹੀਂ ਨਹੀਂ ਓਹੀ ਕਰਣਗੇ ਓਹਦੀ ਮਾਂ ਨੇ ਕਿਹਾ ਹੋਣਾ ਨਾ ਕੇ ਪੇਹਲੀ ਪੇਕੇ ਹੁੰਦੀ ਆ ਅੰਸ਼ੁਲ ਕਹਿੰਦਾ ਕੋਈ ਗੱਲ ਨੀ ਪੇਕੇ ਕਰ ਲੈਣਗੇ ਤੇ ਮੈਨੂੰ ਅੰਸ਼ੂ ਕਹਿੰਦਾ ਪੈਸੇ ਮੈ ਦੇ ਦਵਾਂਗਾ ਬਾਕੀ ਦੇਖਦੇ ਆ ਕਿ ਗੱਲ ਹੁੰਦੀ ਏ ਕਿ ਨਹੀਂ ਹੁੰਦੀ ਹਮ ਓਹੀ ਤਾ ਹੈ ਨਾ ਹਲੇ ਤਾ ਹੇਗਾ ਦੋ ਤਿੰਨ ਮਹੀਨੇ ਪਏ ਆ ਆਹ ਉਹ ਤੇ ਹੈ ਨੇ ਜਿਵੇਂ ਕੱਪੜੇ ਤੇ ਚਲੋ ਕੱਪੜੇ ਮੰਗਦੇ ਹੋਣਗੇ

ਨਹੀਂ ਨਹੀਂ ਨਹੀਂ ਸੁਨ ਡ੍ਰਾਈ ਫਰੂਟ ਦੀ ਜਗਾ ਪੰਜੀਰੀ ਹੁੰਦੀ ਨਾ ਪੰਜੀਰੀ ਦੇ ਦੰਦੇ ਆ ਚਲ ਦੀਦੀ ਠੀਕ ਆ ਫੇਰ